ok जी. ਇਹ ਛੱਡੀ। ਉਹ ਕੱਬਡੀ ਖੇਡਦਾ ਉਹ।

ਸਾਇਕਲ ਦਿੱਤੀ ਅੜੀਏ ਉਹਨੂੰ ਸਾਰੀ ਚਾਬੀਆਂ ਲਾ ਕੇ। ਉਹ ਸਾਇਕਲ ਦੇ ਵਿੱਚ ਪਲਾਸਟਿਕ ਦੇ ਸਪ੍ਰਿੰਗ ਹੁੰਦੇ ਹੈ ਨਾ ਉਹਦੇ ਵਿੱਚ ਅਲਮਾਰੀ ਦੀ ਚਾਬੀ ਇੱਕ ਫਸਾ ਕੇ ਇਹਨੂੰ ਲਟਕਾ ਤੇ ਸਾਇਕਲ ਤੇ ਬੈਠ ਕੇ ਇਹਨੂੰ ਕਿੱਕ ਮਾਰ ਕੇ ਫਿਰ ਚਲਾਉਂਦਾ।

ਮੈਨੂੰ ਮੋਟਰਸਾਈਕਲ ਦੀ ਲੋੜ ਆ ਗਈ ਹੈ।

ਹਮ ਫਿਰ ਇਹ ਮੋਟਰਸਾਈਕਲ ਤੇ ਹੁੰਦਾ ਇਹ ਤਾਂ ਹੀ ਇਹਨੂੰ ਪਤਾ ਹੈ ਚਾਬੀ .

ਚੱਲ ਨਿਆਣੇ ਨਿਆਣੇ।

ਉਹਨੂੰ ਸਕੂਟੀ ਚਲਾਉਣੀ ਨਹੀਂ ਆਉਂਦੀ ਸੀ।

ਚਲਾਉਣਾ ਵੀ ਨਹੀਂ ਆਉਂਦਾ ਤੇ ਡਰਦਾ ਹੁੰਦਾ ਅੰਬਰਸਰ ਵੱਲ ਦਾ। ਅੱਛਾ।

ਅੱਛਾ। ਮੈਂ ਵੀ ਬੋਲਿਆ

ਮੋਟਰਸਾਈਕਲ ਕੱਡਾਦੇ ਕੱਲ੍ਹ ਪਰਸੋਂ ਉੱਥੇ ਮੋਜੋਆਲ ਐਕਸੀਡੈਂਟ ਹੋਇਆ ਗਾ ਉਹਦੇ ਵਿੱਚ ਉਹ ਵੀ ਸੀ ਗਾ। ਉਹਦਾ ਹੱਥ ਸਾਰਾ ਐਕਸੀਡੈਂਟ ਕਰਾ ਕੇ ਆ ਗਿਆ ਨੋਂ ਵਜੇ।

ਕੱਲ੍ਹ ਦੀ ਦਿੱਖੀ ਖਬਰ ਵੀ ਆਈ ਗਈ ਕ ਉਹ ਪਲਟ ਗਿਆ ਤੇ ਉਹ ਕੋਲਡ ਡ੍ਰਿੰਕ ਦਾ ਟਰੱਕ ਨਹੀਂ ਹੁੰਦਾ ਸੁਮੋ। ਹਮ ਇੱਕ ਤੇਜ ਗੱਡੀ ਆਈ ਨਾ ਟਰੱਕ ਦੇ ਨਾਲ ਵੱਜੀ ਟਰੱਕ ਉਹਨੇ ਝੋਲ ਮਾਰਤੀ। ਟਰੱਕ ਉਲਟ ਕੇ ਟਰੱਕ ਵੱਜਿਆ ਮੋਟਰਸਾਈਕਲ ਇਹਦੇ ਤੇ। ਉੱਥੇ ਪੁਲਿਸ ਆਲਿਆਂ ਨੂੰ ਕਿਸੇ ਨੇ ਫੋਨ ਕਰ ਦਿੱਤਾ ਪੀ ਇਹਨਾਂ ਤੋਂ ਐਕਸੀਡੈਂਟ ਹੋਇਆ ਵਾ ਉਦੋਂ ਰਿਪੋਰਟਰ ਵੀ ਉੱਥੇ ਆ ਗਏ ਤੇ ਇਹ ਖਿਸਕ ਆਇਆ ਫੱਟਾ ਫੱਟ ਪੱਟੀ ਕਰਾ ਕੇ ਫਿਰ ਆਇਆ ਘਰ ਨੂੰ ।

ਮੈਂ ਖਬਰ ਪੜ੍ਹੀ ਹੀ ਗੀ ਨਾ ਫਿਰ। ਉੱਥੇ ਹੋਇਆ ਤੇਰਾ ਐਕਸੀਡੈਂਟ ਕਹਿੰਦਾ ਆਹੋ ਮੈਂ ਕਿਹਾ ਫਿਰ ਤੂੰੰ ਕਹਿੰਦਾ ਮੈਂ ਆਇਆ ਹਾ ਕਹਿੰਦਾ ਨਹੀਂ ਤੇ ਮੈਨੂੰ ਫੜ ਲੈਣਾ ਹੀ ਪੁਲਿਸ ਆਲਿਆਂ ਨੇ।

ਪਾਗਲ ਛੋਟੀ ਆਲੇ ਦੀ ਤੇ ਸਾਈਡ ਲੈਂਦੇ ਵੱਡੇ ਆਲਿਆ ਨੂੰ .

ਪਤਾ ਨੀ ਅੜੀਏ ਹੱਥ ਬਾਹਵਾ ਛਿੱਲ ਹੋਇਆ ਹੈ ਉਹਦਾ ਹੁਣ ਤਾਂ ਠੀਕ ਹੈ। ਤੁਸੀਂ ਕਦੋਂ ਕਰਦੇ ਸੇਵਾ? ਸਵੇਰੇ ਗਈ ਨੀ।

ਭਾਂਡੇ ਕੋਣ ਖੜਕਾਉਂਦਾ ਪਿਆ?

ਭਾਂਡੇ ਵੀ ਧੋਣੇ ਆਲੇ ਹੈ ਮੇਰੇ ਤਾਂ ਮੈਂ ਤਾਂ ਪਾਣੀ ਦੀ ਪਾਇਪ ਫੜੀ ਦੀ।

ਆਏ ਕਰਦੀ ਸੀ ਤਾਂ ਬੋਲੇ ਦੀ ਇੱਕ ਉਹ ਨੀ ਇੱਕ ਚਿਮਟੇ ਦੀ ਅਵਾਜ਼ ਆ ਗਈ ਸੀ ਵਿੱਚ। ਅੱਛਾ। ਦਵਾ ਵੇਚ ਕੇ ਦੇਣੀ ਚਾਹੀਦੀ ਪੂੜੀਆਂ ਚ। ਅੱਛਾ।

ਅਰਾਮ ਕਰਿਆ ਕਰਦੇ ਟੂਆ ਦੁਖਆ ਕਰਦਾ।

ਤੁਹਾਡੇ ਯਾਰ ਅੰਬ ਵੀ ਲੱਗੇ ਹੈ ਹੈਨਾ। ਲੱਗੇ ਹੈ ਕੱਚੇ ਹੈ ਅਜੇ ਪੱਕੇ ਨਹੀਂ।

ਅੱਛਾ ਅੜੀਏ ਅਚਾਰ ਖਰਾਬ ਹੋ ਜਾਂਦਾ ।

ਪਤਾ ਨਹੀਂ ਯਾਰ ਅਸੀਂ ਕਿੰਨੀ ਵਾਰੀ ਪਾਉਂਦੇ ਫਿਰ ਚੱਲ ਬੀਬੀ ਵੀ ਪਾਉਂਦੀ ਫਿਰ ਖਰਾਬ ਹੋ ਜਾਂਦਾ ਹੈ ਅਚਾਰ।

ਉੱਲੀ ਜੰਮ ਜਾਂਦੀ ਦੀਦੀ ਖਰਾਬ ਹੋ ਜਾਂਦਾ ਅਚਾਰ। ਡੱਬੇ ਨੂੰ ਰੋਜ ਹਿਲਾਉਣਾ ਪੈਂਦਾ ਇਹ ਥੋੜਾ ਨਾ ਅਚਾਰ ਪਾ ਕੇ ਰੱਖ ਤੇ ਫਿਰ ਤਾਂ ਉਹ ਲੱਗਣਾ ਨਹੀਂ ਨਾ ਬਾਯੀਟ ਬਾਯੀਟ ਜਿਹਾ। ਨਹੀਂ ਤੇ ਉੱਪਰ ਰੱਖਦੇ ਤੇ ਦੂਜੀ। ਜਦੋਂ ਅਸੀਂ ਧੁੱਪੇ ਰੱਖਣਾ ਹੀ ਨਹੀਂ ਅਚਾਰ ਐਂਵੇ ਖਰਾਬ ਹੋ ਜਾਣਾ ਤੁਹਾਡਾ। ਨਜਰ ਨੁਜਰ ਲੱਗ ਜਾਂਦੀ ਚੀਜ਼ ਨੂੰ।

ਅਸੀਂ ਜਿਸਲੇ ਆਏ ਤੇ ਮਕਾਨ ਮਾਲਕ ਦੀ ਵਿਦਿਓਕੋਲ ਆਈ। ਕਹਿੰਦੀ ਅੰਬ ਡਿੱਗੇ ਹੋਣੇ ਹਨੇਰੀ ਚੱਲੀ ਹੈ ਨਾ ਅੰਬ ਡਿੱਗੇ ਹੋਣਗੇ ਪੂਜਾ ਨੂੰ ਕਹੀ ਕੱਟ ਕੇ ਰੱਖ ਦੇਵੇ ਮੱਮੀ ਕਹਿੰਦੀ ਪੂਜਾ ਕੋਲ ਨੀ ਹੈਗਾ ਟਾਈਮ ਉਹ ਮੁੰਡਾ ਕਹਿੰਦੀ ਮੁੰਡਾ ਨਹੀਂ ਜਾਣ ਦਿੰਦਾ . ਸਾਰਾ ਸੰਸਾਰ ਹੀ ਰੁੜ ਗਿਆ।

ਅੜੀਏ ਪਹਿਲਾਂ ਵੀ ਇਦਾਂ ਹੀ ਕਰਦੀ ਹੀ ਜਦ ਕੁਆਰੀ ਹੀ ਨਾ ਤਦ ਦਿੱਖਣੀ ਹੀ ਮੈਂ ਹੱਥ ਹੀ ਨਹੀਂ ਆਉਂਦੀ ਇਹਦੇ। ਨਹੀਂ ਮਕਾਨ ਮਾਲਕ ਰਹਿੰਦੀ ਕਿੱਥੇ ਹੈ?

ਇੰਨੀ ਕੰਜੂਸਣੀ ਹੈ ਨਾ ਇਹਦੇ ਸਾਹਮਣੇ ਇਹ ਗਿਣ ਕੇ ਜਾਂਦੀ ਨਿੰਬੂ ਕਿੰਨੇ ਲੱਗੇ ਦੇ ਉਦੂਂ ਘੱਟ ਗਏ ਉੱਥੇ ਗਏ ਕ ਕਿੱਥੇ ਗਏ ਮੈਂ ਤਾਂ ਆਪ ਨਹੀਂ ਗਿਣੇ ਕਿੰਨੇ ਲੱਗੇ।

ਸਰ ਜੀ ਮੈਂ ਅੰਬ ਹੀ ਵੇਖਣੇ ਆਪਣੇ। ਇਹ ਸੱਚੀ ਪਤਾ ਕਿਆ ਪਤਾ ਨਹੀਂ ਇੱਕ ਵਾਰੀ ਪਿਛਲੇੇ ਸਾਲ ਇੱਕ ਬੂਟੇ ਨੂੰ ਅੰਬ ਨਹੀਂ ਲੱਗੇ ਇਹ ਨਾ ਸਾਡੇ ਰਿਸ਼ਤੇਦਾਰਾਂ ਦੇ ਘਰ ਲੱਗ ਗਏ ਸਾਡੇ ਵੀ ਇੱਕ ਬੂਟੇ ਨੂੰ . ਤੇ ਸਾਨੂੰੰ ਗਾਲ੍ਹਾਂ ਕੱਢੇ ਕੋਰਟ ਵਿੱਚ ਅਸੀਂ ਕਰ ਲੈਣਾ ਵਕੀਲ .

ਨਾਲ ਰਿਸਤੇਦਾਰ ਸਾਡੇ ਇਹਨੂੰ ਕਹਿੰਦੇ ਤਾਂ ਬੂਰੇ ਬਨਣਾ ਜਾਂ ਇਹਨੂੰ ਕਹੀਏ ਤਾਂ ਬੂਰੇ ਬਨਣਾ।

ਦੀਕਸ਼ਾ ਨਾਲ ਪੰਗਾ ਨੀ ਪਿਆ

ਹਾਏ ਮਰਜਾਣਾ ਅੜੀਏ ਏੰਨੀ ਜਗਹ ਆਏ ਹਨਾਂ ਅਸੀਂ ਬੋਲਿਆ ਸਾਨੂੰ ਦੇ ਹੋਰ ਲੈ ਲੀ ਪੈਸੇ ਤੂੰ ਉਹ ਵਿੱਕਕਣੀ ਵੀ ਹੈ ਨੀ ਕਿੰਨੀਆਂ ਛੇ ਭੈਣਾਂ ਇੱਕ ਭਰਾ ਸੱਤ।

ਉਹਦੇ ਨਾਲ ਹੀ ਹਾਂ ਤੇ ਜਿਹੜੇ ਸਾਥੀ .

ਅੱਛਾ ਕਿਰਾਇਆ ਤੇ ਘੱਟ ਹੀ ਹੈ ਹਜਾਰ ਰੁਪਇਆ ਹੈ।

ਹਾਂ ਨਾਲੇ ਜਗ੍ਹਾ ਖੁੱਲੀ ਹੈ ਨਾ ਜਿੱਦਾਂ ਮਰਜੀ ਘੁੰਮੀਏ ਨਹੀਂ ਤੇ ਤੁਹਾਨੂੰ ਪਤਾ ਹੈ ਚਾਰ ਚਾਰ ਹਜਾਰ ਰੁਪਇਆ ਦੇ ਕੇ ਵੀ ਅੰਦਰ ਢੁੱਕਵੇਂ ਜਿਹੇ ਮਿਲੇ ਕਰਦੇ ਪਰ ਇਹ ਹੈ ਕਿ ਉਹ ਸਾਫ ਸੁਥਰੇ ਹੁੰਦੇ ਜਰਾ ਕ . ਸਾਡੇ ਤੇ ਖੁੱਲਾ ਵਿਹੜਾ ਵੀ ਹੈਗਾ ।

ਹਾਂ ਵਿਹੜਾ ਵੀ ਖੁੱਲਾ ਨਾਲੇ ਉਦਾਂ ਵੀ ਘੁੰਮਦੇ ਰਹਿੰਦੇ ਅਸੀਂ ਵਿਹੜੇ ਚ ਬਾਹਰ ਜਾਣੇ ਦੀ ਲੋੜ ਹੀ ਨਹੀਂ. ਹਮ ਉਦਾਂ ਤੇ ਕਿਆਰੀਆਂ ਵਿੱਚ।

ਉਹਦੇ ਚ ਕੁੱਝ ਬੀਜ ਲਿਆ ਕਰ ਖੁੱਲਾ ਹੈ। ਅੜੀਏ ਠੀਕ ਲੱਗੀ ਹੀੀ ਪਹਿਲੀ ਵਾਰੀ।

ਪਾਣੀ ਵੀ ਪਾਉਣਾ ਚਾਹੀਦਾ ਖਾਦ ਵੀ ਪਾਉਣੀ ਚਾਹੀਦੀ ਤਾਂ ਹੀ ਲੱਗਣੇ ਕ।

ਵਧੇਰੇ ਪਾ ਦੇਣੀ ਹੀ ਨਾ ਜਮੀਨ ਚ

ਜਦੋਂ ਆਂਟੀ ਰਹਿੰਦੀ ਹੀ ਨਾ ਬੁੱਢੀ।

ਆਹ ਟੀਨ ਥੱਲੇ ਉੱਥੇ ਬਾਹਰ ਹੀ ਬਹਿੰਦੀ ਸੀ ਕੰਮ ਨਹੀਂ ਪੂਜਾ ਮੈਂਸ ਚੱਕ ਲਿਆ ਇੱਕ।

ਤਾਂ ਹੱਟਣੀ ਫੋਨ ਚੁੱਕਣ ਤੋਂ ਉਹ ਹੁਣ ਉਹਨਾਂ ਨੇ ਉਹ ਜਿਹਨਾਂ ਦੀ ਹੈ ਗੀ ਉਹਨਾਂ ਨੇ ਲੈ ਕੇ ਜਾਣੀ ।

ਜੇ ਅਸੀਂ ਕੁੱਟ ਦਈਏ ਫਿਰ ਕਿਸ ਨੇ ਚੱਕਣੀ ਮੈਸ। ਫਿਰ ਦਿਕਸਾ ਦੇ ਘਰੇ ਬੰਨ ਆਉਣਗੇ ਕਾਲੂ ਨਾਲ। ਮੈਂ ਤਾਂ ਸੋਚੇ ਦੀ ਹੀ ਮੇਰਾ ਖੁਦ ਦਾ ਘਰ ਕਦੀ ਬਣੂਗਾ ਕਦੀ ਤਾਂ ਬਣੂਗਾ ਮੈਂ ਤੇ ਭੈਂਸ ਰੱਖਣੀ ਹੀ। ਮੈਂ ਨਹੀਂ ਜਾਂਦੀ ਉੱਥੇ ਸੱਤਰ ਰੁਪਏ ਕਿੱਲੋ।

ਅੱਸੀ ਰੁਪਏ ਕਿੱਲੋ।

ਸਾਡੇ ਇੱਧਰ ਡੇਅਰੀ ਖੁੱਲੀ ਹੀ ਗੀ ਉਹ ਅੱਸੀ ਰੁਪਏ ਕਿੱਲੋ ਦਿੰਦਾ ਹੀ ਅਸੀਂ ਦੋਧੀ ਦੋਧੀ ਤੋਂ ਲੈਂਦੇ ਮੈਸ ਦਾ ਦੁੱਧ ਉਹ ਸਾਨੂੰ ਸੱਠ ਰੁਪਏ ਕਿੱਲੋ ਦਿੰਦਾ ਡੇਅਰੀ ਆਲੇ ਦੁੱਧ ਚ ਬਹੁਤ ਫਰਕ ਹੈ ਇਹੇ ਡੇਅਰੀ ਆਲਾ ਦੁੱਧ ਇੰਨਾ ਘਣਾ ਹੁੰਦਾ ਦੋਧੀ ਦੇ ਕੇ ਜਾਂਦਾ ਉਹ ਥੋੜਾ ਇਦਾਂ ਹੀ ਹੈ ਮਤਲਬ ਪਾਣੀ ਨਹੀਂ ਇਹਦੇ ਵਿੱਚ। ਇਹ ਸਾਡਾ ਤੁਹਾਡਾ ਖਿਆਲ ਰੱਖਦਾ ਨਾ ਪੀ ਤੁਸੀਂ ਜਿਆਦਾ ਘਣਾ ਦੁੱਧ ਪੀ ਕੇ ਬਿਮਾਰ ਨਾ ਹੋਜੋ।

ਅਤੇ ਪਾਪਾ ਮੇਰੇ ਉਹਨਾ ਨੂੰ ਕੈਂਸਰ ਹੋ ਗਈ ਸੀਗੀ ਅਤੇ ਤਿੰਨ ਸਾਲ ਬਹੁਤ ਉਹਨਾ ਦੇ ਮਗਰ ਆਪਾਂ ਪੈਸਾ ਲਗਾਇਆ, ਪਰ ਨਹੀਂ ਬੱਚ ਪਾਏ। ਅੱਜ ਮੇਰੀ ਮ mom ਨੇ ਮੈਨੂੰ ਆਟੋ ਲਿਆ ਕੇ ਦਿੱਤਾ, ਪਹਿਲਾ ਮੈਂ ਕਿਰਾਏ ਤੇ ਚਲਾਉਂਦਾ ਸੀਗਾ। ਅਤੇ ਫੇਰ ਉਹ ਮੰਮੀ ਨੇ ਮੈਨੂੰ ਆਪਣਾ ਆਟੋ ਲਿਆ ਕੇ ਦਿੱਤਾ। ਮੈਂ ਆਟੋ ਚਲਾਉਂਦਾ ਵਾ ਅਤੇ ਅਹ ਅੱਜ ਮੈਂ ਇਹ ਪਹਿਲਾ ਪੰਦਰਾਂ ਸਾਲ ਦਾ ਸੀ। ਪੰਦਰਾਂ ਸਾਲ ਦੇ ਵਿੱਚ ਬਹੁਤ ਕਸ਼ਟ ਵੇਖੇ।

ਬਹੁਤ ਬਹਿਸਬਾਜ਼ੀ ਕਰਦੀ ਆ ਅਤੇ ਆਪਣੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਕਸ਼ਟ ਆਏ ਕਿ ਜਿਹੜੇ ਮੇਰੀ ਮੰਮੀ ਨੇ ਮੇਰੇ ਨਾਲ solve ਕੀਤੇ। ਮੇਰੀ ਜ਼ਿੰਦਗੀ ਦੇ ਵਿੱਚ ਐਸੇ ਕਸ਼ਟ ਆਏ, ਪਹਿਲਾਂ ਮੰਮੀ ਨੇ ਸਕੂਲ ਪੜ੍ਹਾਇਆ। ਮੈਂ ਸਕੂ਼ਲ ਵੀ ਨਹੀਂ ਚੰਗੀ ਤਰ੍ਹਾ ਪੜ੍ਹਿਆਂ, ਫੇਰ ਮੇਰੀ ਮੰਮੀ ਨੇ ਮੈਨੂੰ ਪਠਾਨਕੋਟ ਕਾਲਜ ਦੇ ਵਿੱਚ ਪੜ੍ਹਾਇਆ। ਉੱਥੇ ਵੀ ਮੈਂ ਪੜ੍ਹ ਨਹੀਂ ਪਾਇਆ। ਫੇਰ ਮੰਮੀ ਨੇ ਮੇਰੀ ਨੇ ਇੱਥੇ ਗੁਰਦਾਸਪੁਰ ਦੇ ਵਿੱਚ ਮੈਨੂੰ ਆਨੰਦ ਮਾਡਲ ਸਕੂ਼ਲ ਦੇ ਵਿੱਚ ਪਾਇਆ। ਮੈਂ ਉੱਥੇ ਵੀ ਨਹੀਂ ਪੜ੍ਹ ਸਕਿਆ। ਮੈਂ, ਮੰਮਾ ਕਹਿੰਦੇ ਸੀ ਕਿ ਤੇਰੇ ਤੇ ਕੁੱਝ ਹੋਇਆ ਹੈਗਾ ਅਤੇ ਏਂਦਾ ਕਰਦੇ ਕਰਦੇ ਮੰਮੀ ਨੇ ਬਹੁਤ ਸਾਥ ਦਿੱਤਾ ਮੇਰਾ। ਅਤੇ ਮੇਰੀ ਮੰਮੀ ਅੱਜ ਮੇਰਾ ਸਭ ਕੁੱਝ ਹੈਗਾ, ਮੈਨੂੰ ਆਟੋ ਲਿਆ ਕੇ ਦਿੱਤਾ ਆ, ਪਾਪਾ ਮੇਰੇ ਦੀ death ਹੋ ਗਈ। ਦੋ ਸਾਲ ਹੋ ਗਏ ਆ ਅਤੇ ਜੋ ਕੁੱਝ ਕਰਦੇ ਆ ਮੇਰੀ ਮੰਮਾ ਜੀ ਕਰਦੇ ਆ, ਨਾਲ ਮੈਂ ਮੰਮਾ ਦੇ help ਕਰਾਉਂਦਾ ਵਾ। ਅਤੇ ਅੱਜ ਆਪੇ ਸਾਡਾ ਘਰ ਵੀ ਆਪਣਾ ਹੈਗਾ, ਪਹਿਲਾ ਅਸੀਂ ਕਿਰਾਏ ਤੇ ਰਹਿੰਦੇ ਰਹੇ ਹਾਂ। ਕਿਰਾਏ ਤੇ ਦੋ, ਤਿੰਨ, ਚਾਰ ਸਾਲ ਰਹੇ ਹਾਂ। ਦੋ ਮੇਰੀਆਂ ਸ ਭੈਣਾਂ ਹੈਗੀਆਂ, ਉਹਨਾ ਨੂੰ ਵਿਆਹਿਆ ਮੰਮੀ ਨੇ। ਫੇਰ ਤੀਜਾ ਮੇਰੇ ਆਈ, ਮੇਰਾ ਵਿਆਂਹ ਕੀਤਾ, ਅੱਜ ਮੇਰੀ ਛੋਟੀ ਜਿਹੀ ਬੱਚੀ ਹੈਗੀ, ਮੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਨੇ ਮਤਲਬ ਰੁਕਾਵਟਾਂ ਆਈਆਂ ਕਿ ਜਿਹੜਾ ਮੇਰੀ ਮੰਮੀ ਨੇ ਮੇਰੇ ਨਾਲ solve ਕੀਤੀਆਂ।

bank loan ਹੋਇਆ ਵਾ। bank loan ਦੇ ਵਿੱਚ ਮੈਂ ਕਿਸ਼ਤਾਂ ਡਿਆਂ ਵਾ ਉਤਾਰਦਾਂ ਅਤੇ ਮੇਰੀ ਮੰਮਾ ਨੇ ਬਹੁਤ ਮੇਰਾ ਸਾਥ ਦਿੱਤਾ ਹੈਗਾ ਅਤੇ ਅੱਜ ਮੈੰ ਮਾਲਕ ਦੀ ਕਿਰਪਾ ਨਾਲ ਆਪਣੇ ਪੈਰਾਂ ਤੇ stand ਵਾਂ। ਅੱਜ ਮੈਂ ਸਵਾਰੀ ਫੌਜੀ ਛੱਡ ਕੇ ਆਇਆਂ, ਤਿਬੜੀ ਕੈਂਟ, ਉਹਨਾ ਨੂੰ ਪਹਿਲਾ ਮੈਂ ਢਾਈ ਸੌ ਕਿਹਾ, ਫੇਰ ਉਹ ਕਹਿੰਦੇ ਬਈ ਨਹੀਂ ਦੋ ਸੌ ਰੁਪਇਆ, ਮੈਂ ਕਿਹਾ ਨਹੀਂ ਮੈਂ ਦੋ ਸੌ ਨਹੀਂ ਲੈਣਾ। ਪਤਾ ਨਹੀਂ ਕੀ ਉਹਨਾ ਦੇ ਮਨ ਦੇ ਵਿੱਚ ਆਇਆ, ਕਹਿੰਦਾ ਤੂੰ ਆ ਜਾ ਮੈਂ ਤੈਨੂੰ ਤਿੰਨ ਸੌ ਦੇ ਦਿੰਦਾ ਵਾ, ਮੈਂ ਉਹਨਾ ਨੂੰ ਦੋ number gate ਤੇ ਛੱਡ ਕੇ ਆਇਆਂ, ਫੇਰ ਉੱਧਰੋਂ ਆਉਂਦੇ ਆਉਂਦੇ, ਮੈਨੂੰ ਚਾਰ ਪੰਜ ਸਵਾਰੀਆਂ ਮਿਲੀਆਂ, ਉਹਨਾ ਨੂੰ ਬਿਠਾਇਆ ਅਤੇ ਇੱਥੇ ਬੱਸ ਸਟੈਂਡ ਲੈ ਕੇ ਆਇਆ। ਅਤੇ ਅੱਜ ਮੇਰੀ ਜੀਵਨ ਦੇ ਵਿੱਚ ਮੇਰੀ ਛੋਟੀ ਬੇਟੀ ਆ, ਮੇਰੀ wife ਆ, ਮੇਰੀ ਮੰਮੀ ਆ, ਅਸੀਂ ਤਿੰਨੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਖੂਸ਼ ਵਾਂ, ਜਿਹੜੇ ਦੁੱਖ ਮੈਂ ਅਤੇ ਮੇਰੀ ਮੰਮਾ ਨੇ ਵੇਖੇ ਆ, ਉਹ ਕਿਸੇ ਨੇ ਨਹੀਂ ਵੇਖੇ । ਅੱਜ ਮੇਰੀ ਮੰਮਾ ਨੇ ਮੈਨੂੰ ਮੇਰੇ ਪੈਰਾਂ ਤੇ stand ਕੀਤਾ ਵਾ, ਮੈਂ ਕੰਮ ਡਿਆ ਵਾ ਕਰਨ, ਫੇਰ ਮੈਂ ਇੱਕ ਬੰਧਨ ਬੈਂਕ ਚੋਂ ਵੀ loan ਲਿਆ ਸੀ, ਉਹ loan ਮੈਂ ਡਿਆਂ ਵਾ ਉਤਾਰਨ। ਅਤੇ ਅੱਜ ਪੂਰਾ ਕਿ ਬਹੁਤ ਵਧੀਆ ਮੇਰੀ life ਹੋਈ ਗਈ ਹੈਗੀ ਅਤੇ ਮਾਲਕ ਨੇ ਮੈਨੂੰ ਚੁਣ ਕੇ ਰੱਖਿਆ, ਮੈਂ ਐਨੀ ਜਗ੍ਹਾ ਮੰਮਾ ਨੇ ਪੜ੍ਹਾਇਆ, ਮੈਂ ਪੜ੍ਹ ਨਹੀਂ ਸਕਿਆ। ਫੇਰ ਆ ਕੇ ਹੁਣ ਆਟੋ ਪਾਇਆ, ਈ-ਰਿਕਸ਼ਾ ਪਾਇਆ ਵਾ, ਉਹ ਮੈਂ ਚਲਾਉਂਦਾ ਵਾ ਅਤੇ ਉਹਦੇ ਉੱਤੇ ਮੈਂ ਪੈਸੇ ਲਾਈ ਜਾਂਦਾ ਅਤੇ ਉਹਨੂੰ ਮੈਂ ਚਲਾਉਂਦਾ ਵਾ, ਬੈਂਕ ਦੀਆਂ ਕਿਸ਼ਤਾ ਦਿੰਦਾ ਵਾ, ਫੇਰ ਬੰਧਨ ਦੀ ਕਿਸ਼ਤ ਦਿੰਦਾ ਵਾ ਮੈਂ। ਅਤੇ ਅੱਜ ਮਾਲਕ ਨੇ ਮੈਨੂੰ ਚੁਣਿਆ ਦਾ ਵਾ, ਬਹੁ ਵਧੀਆਂ ਜਗ੍ਹਾ ਵਾ, ਛੋਟੀ ਮੇਰੀ ਬੱਚੀ ਹੈਗੀ, ਮੇਰੇ ਨਾਲ ਦੀ ਆ, ਜਿਹੜੇ ਆਪਾਂ ਆਪਣੇ ਘਰ ਦੇ ਵਿੱਚ ਬਹੁਤ ਖੁਸ਼ ਵਾਂ, ਇਹ ਚ ਅੱਜ ਤੋਂ ਦੋ- ਤਿੰਨ ਸਾਲ ਪਹਿਲਾਂ ਬਹੁਤ ਦੁੱਖ ਸੀ ਮੇਰੇ ਉੱਤੇ।

ਅਤੇ ਫੇਰ ਉਹਨਾ ਨੇ ਮੈਨੂੰ ਬਹੁਤ ਸਮਝਾਇਆਂ, ਝਿੜਕਿਆ ਪਰ ਮੈਂ ਨਹੀਂ ਸਮਝਿਆਂ। ਅੱਜ ਮੈਨੂੰ ਉਹਨਾ ਨੇ stand ਕਰ ਦਿੱਤਾ। ਮੈਂ ਆਪਣੇ ਪੈਰਾਂ ਤੇ ਹਾਂ ਅਤੇ ਮੈ ਆਪਣੇ ਰਿਸ਼ਤੇਦਾਰਾਂ ਕੋਲ ਵੀ ਅਹ ਜਾਂਦਾ ਵਾ, ਭੈਣਾਂ ਨੂੰ ਵੀ ਮਿਲਦਾ ਵਾਂ। ਸਾਰੇ ਰਿਸ਼ਤੇਦਾਰਾਂ ਨੂੰ, ਆਪਣੇ ਨਾਨਕੇ ਵੀ ਜਾਂਦਾ ਵਾਂ ਅਤੇ ਮਾਲਕ ਦੀ ਪੂਰੀ ਕਿਰਪਾ ਉੱਥੇ ਹੋਈ ਦੀ ਆ ਅਤੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ। ਮੇਰੇ ਜਿਹੜੇ ਯਾਰ ਦੋਸਤ ਸੀਗੇ, ਯਾਰਾਂ ਦੋਸਤਾਂ ਨੇ ਮੇਰੇ ਕੋਲ ਬੜੇ ਪੁੱਠੇ ਕੰਮ ਕਰਵਾਏ। ਉੇਹਨਾ ਦੇ ਵਜ਼੍ਹਾ ਕਰਕੇ ਮੈਂ ਉਹਨਾ ਦੇ ਮਗਰ ਲੱਗ ਗਿਆ, ਮੈਂ ਆਪਣੇ ਘਰ ਦਾ ਨੁਕਸਾਨ ਬੜਾ ਕੀਤਾ ਅਤੇ ਏਦਾਂ ਮੈਂਨੂੰ ਮਾਲਕ ਨੇ ਚੁਣ ਕੇ ਰੱਖਿਆ। ਅਤੇ ਅੱਜ ਮੈਂ ਬਹੁਤ ਵਧੀਆ ਆਪਣੀ life ਤੇ ਆ ਗਿਆ ਦਾ ਵਾਂ ਅਤੇ ਅੱਜ ਮੈਂ ਆਪਣਾ ਕੰਮ ਕਾਰ ਕਰ ਰਿਹਾ ਵਾਂ, ਹੁਣ ਥੋੜ੍ਹੇ ਦਿਨਾਂ ਤੱਕ ਮੇਰੀ ਬੇਟੀ ਦਾ ਧਮਾਨ ਹੈਗਾ, ਮੈਂ ਉਹ ਧਮਾਨ ਕਰਵਾ ਵਾ। ਆਪਣੇ ਘਰ ਦੇ ਵਿੱਚ ਮਤਲਬ ਮੇਰੀਆਂ ਭੈਣਾਂ, ਭਰਾ, ਜੀਜੇ ਜੋ ਸਭ ਕੁੱਝ ਆ ਕੇ ਆਪਾਂ ਸਾਰਿਆਂ ਨੇ ਆਪਣੇ ਆ ਕਰਨਾ ਵਾ party ਕਰਨੀ ਉਹਦੀ ਅਤੇ ਉਹਨੂੰ ਅਸੀਂ ਅਗਾਂਹ ਵਧਾਉਣਾ ਵਾ,